ਬ੍ਰਿਟੇਨ ਦੀ ਪ੍ਰਧਾਨ ਮੰਤਰੀ ਨੇ ਬ੍ਰਿਟੇਨ ਵਿੱਚ ਦੀਵਾਲੀ ਸਬੰਧੀ ਸਾਰੇ ਸਮਾਜਾਂ ਨੂੰ ਜੋੜਦਾ ਹੋਇਆ ਇੱਕ ਪ੍ਰੋਗਰਾਮ ਰੱਖਿਆ ਖੁਦ ਹਿੱਸਾ ਲਿਆ ਅਤੇ ਸ਼ਾਇਦ u

ਮੈਨੂੰ ਸ਼੍ਰੀਮਾਨ ਅਸ਼ਵਨੀ ਕੁਮਾਰ ਚੌਹਾਨ ਨੇ ਇੱਕ ਕਵਿਤਾ ਭੇਜੀ ਹੈ ਉਸ ਨੂੰ ਪੜ੍ਹਨਾ ਪਸੰਦ ਕਰਾਂਗਾ ਅਸ਼ਵਨੀ ਜੀ ਨੇ ਲਿਖਿਆ ਹੈ
ਮੈਂ ਤਿਉਹਾਰ ਮਨਾਤਾ ਹੂੰ ਖੁਸ਼ ਹੋਤਾ ਹੂੰ ਮੁਸਕੁਰਾਤਾ ਹੂੰ
ਮੈਂ ਤਿਉਹਾਰ ਮਨਾਤਾ ਹੂੰ ਖੁਸ਼ ਹੋਤਾ ਹੂੰ ਮੁਸਕੁਰਾਤਾ ਹੂੰ
ਯੇ ਸਬ ਹੈ ਕਿਉਂਕਿ ਤੁਮ ਹੋ ਯੇ ਤੁਮਕੋ ਆਜ ਬਤਾਤਾ ਹੂੰ
ਮੇਰੀ ਆਜ਼ਾਦੀ ਕਾ ਕਾਰਣ ਤੁਮ ਖੁਸ਼ੀਓ ਕੀ ਸੌਗਾਤ ਹੋ
ਮੈਂ ਚੈਨ ਸੇ ਸੋਤਾ ਹੂੰ ਕਿਉਂਕਿ
ਮੈਂ ਚੈਨ ਸੇ ਸੋਤਾ ਹੂੰ ਕਿਉਂਕਿ ਤੁਮ ਸਰਹੱਦ ਪਰ ਤਾਇਨਾਤ ਹੋ
ਸ਼ੀਸ਼ ਝੁਕਾਏ ਪਰਵਤ ਅੰਬਰ ਔਰ ਭਾਰਤ ਕਾ ਚਮਨ ਤੁਮੇ ਸ਼ੀਸ਼ ਝੁਕਾਏ ਪਰਵਤ ਅੰਬਰ ਔਰ ਭਾਰਤ ਕਾ ਚਮਨ ਤੁਮੇ
ਉਸੀ ਤਰਹ ਸੇਨਾਨੀ ਮੇਰਾ ਭੀ ਹੈ ਸ਼ਤਸ਼ਤ ਨਮਨ ਤੁਮੇ ਉਸੀ ਤਰਹ ਸੇਨਾਨੀ ਮੇਰਾ ਭੀ ਹੈ ਸ਼ਤਸ਼ਤ ਨਮਨ ਤੁਮੇ
ਮੇਰੇ ਪਿਆਰੇ ਦੇਸ਼ਵਾਸੀਓ ਜਿਸ ਦਾ ਮਾਇਕਾ ਵੀ ਸੈਨਾ ਦੇ ਜਵਾਨਾਂ ਨਾਲ ਭਰਿਆ ਹੋਇਆ ਹੈ ਜਿਸ ਦਾ ਸਸੁਰਾਲ ਵੀ ਸੈਨਾ ਦੇ ਜਵਾਨਾਂ ਨਾਲ ਭਰਿਆ ਹੋਇਆ ਹੈ ਅਜਿਹੀ ਇੱਕ ਭੈਣ ਸ਼ਿਵਾਨੀ ਨੇ ਮੈਨੂੰ ਇੱਕ ਟੈਲੀਫੋਨ ਮੈਸੇਜ ਦਿੱਤਾ ਆਓ ਅਸੀਂ ਸੁਣਦੇ ਹਾਂ ਫੌਜੀ ਪਰਿਵਾਰ ਕੀ ਕਹਿੰਦਾ ਹੈ

ਸਰਕਾਰ ਦੀ ਤਰਫ਼ ਤੋਂ ਟੀਕਾਕਰਣ ਤਾਂ ਹੁੰਦਾ ਹੀ ਹੈ ਪਰ ਫਿਰ ਵੀ ਲੱਖਾਂ ਬੱਚੇ ਟੀਕਾਕਰਣ ਤੋਂ ਰਹਿ ਜਾਂਦੇ ਹਨ ਬਿਮਾਰੀ ਦੇ ਸ਼ਿਕਾਰ ਹੋ ਜਾਂਦੇ ਹਨ ਮਿਸ਼ਨ ਇੰਦਰਧਨੁਸ਼ ਟੀਕਾਕਰਣ ਦਾ ਇੱਕ ਅਜਿਹਾ ਅਭਿਆਨ ਹੈ ਜੋ ਰਹਿ ਗਏ ਬੱਚਿਆਂ ਨੂੰ ਵੀ ਸਮੇਟਣ ਲਈ ਲੱਗਿਆ ਹੈ ਜੋ ਬੱਚਿਆਂ ਨੂੰ ਗੰਭੀਰ ਰੋਗਾਂ ਤੋਂ ਮੁਕਤੀ ਲਈ ਤਾਕਤ ਦਿੰਦਾ ਹੈ 21ਵੀਂ ਸਦੀ ਹੋਵੇ ਅਤੇ ਪਿੰਡ ਵਿੱਚ ਹਨੇਰਾ ਹੋਵੇ ਹੁਣ ਨਹੀਂ ਚਲ ਸਕਦਾ ਅਤੇ ਇਸ ਲਈ ਪਿੰਡਾਂ ਨੂੰ ਹਨੇਰੇ ਤੋਂ ਮੁਕਤ ਕਰਨ ਲਈ ਪਿੰਡ ਬਿਜਲੀ ਪਹੁੰਚਾਉਣ ਦਾ ਵੱਡਾ ਅਭਿਆਨ ਸਫਲਤਾਪੂਰਵਕ ਅੱਗੇ ਵਧ ਰਿਹਾ ਹੈ ਸਮਾਂ ਸੀਮਾ ਵਿੱਚ ਅੱਗੇ ਵਧ ਰਿਹਾ ਹੈ ਅਜ਼ਾਦੀ ਦੇ ਇੰਨੇ ਸਾਲਾਂ ਦੇ ਬਾਅਦ ਗ਼ਰੀਬ ਮਾਂ ਲੱਕੜੀ ਦੇ ਚੁੱਲ੍ਹੇ ਤੇ ਖਾਣਾ ਪਕਾ ਕੇ ਦਿਨ ਵਿੱਚ 400 ਸਿਗਰਟ ਦਾ ਧੂੰਆਂ ਆਪਣੇ ਸਰੀਰ ਵਿੱਚ ਲੈ ਜਾਏ ਉਸ ਦੀ ਸਿਹਤ ਦਾ ਕੀ ਹੋਏਗਾ ਕੋਸ਼ਿਸ਼ ਹੈ 5 ਕਰੋੜ ਪਰਿਵਾਰਾਂ ਨੂੰ ਧੂੰਏ ਤੋਂ ਮੁਕਤ ਜ਼ਿੰਦਗੀ ਦੇਣ ਲਈ ਸਫਲਤਾ ਦੀ ਤਰਫ਼ ਅੱਗੇ ਵਧ ਰਹੇ ਹਾਂ
ਛੋਟਾ ਵਪਾਰੀ ਛੋਟਾ ਕਾਰੋਬਾਰੀ ਸਬਜ਼ੀ ਵੇਚਣ ਵਾਲਾ ਦੁੱਧ ਵੇਚਣ ਵਾਲਾ ਨਾਈ ਦੀ ਦੁਕਾਨ ਚਲਾਉਣ ਵਾਲਾ ਸ਼ਾਹੂਕਾਰਾਂ ਤੋਂ ਵਿਆਜ਼ ਦੇ ਚੱਕਰ ਵਿੱਚ ਅਜਿਹਾ ਫਸਿਆ ਰਹਿੰਦਾ ਸੀਅਜਿਹਾ ਫਸਿਆ ਰਹਿੰਦਾ ਸੀ ਮੁਦਰਾ ਯੋਜਨਾ ਸਟੈਂਡ ਯੂਪੀ ਯੋਜਨਾ ਜਨਧਨ ਅਕਾਉਂਟ ਇਹ ਵਿਆਜ਼ਖੋਰਾਂ ਤੋਂ ਮੁਕਤੀ ਦਾ ਇੱਕ ਸਫਲ ਅਭਿਆਨ ਹੈ ਆਧਾਰ ਰਾਹੀਂ ਬੈਂਕਾਂ ਵਿੱਚ ਸਿੱਧੇ ਪੈਸੇ ਜਮਾਂ ਕਰਾਉਣਾ ਹੱਕਦਾਰ ਨੂੰ ਲਾਭਪਾਤਰੀ ਨੂੰ ਸਿੱਧੇ ਪੈਸੇ ਮਿਲਣ ਆਮ ਨਾਗਰਿਕ ਦੀ ਜ਼ਿੰਦਗੀ ਵਿੱਚ ਇਨ੍ਹਾਂ ਵਿਚੋਲਿਆਂ ਤੋਂ ਮੁਕਤੀ ਦਾ ਅਵਸਰ ਹੈ ਇੱਕ ਅਜਿਹਾ ਅਭਿਆਨ ਚਲਾਉਣਾ ਹੈ ਜਿਸ ਵਿੱਚ ਸਿਰਫ ਸੁਧਾਰ ਅਤੇ ਤਬਦੀਲੀ ਨਹੀਂ ਸਮੱਸਿਆ ਤੋਂ ਮੁਕਤੀ ਤੱਕ ਦਾ ਮਾਰਗ ਪੱਕਾ ਕਰਨਾ ਹੈ ਅਤੇ ਹੋ ਰਿਹਾ ਹੈ
ਮੇਰੇ ਪਿਆਰੇ ਦੇਸ਼ਵਾਸੀਓ ਕੱਲ 31 ਅਕਤੂਬਰ ਇਸ ਦੇਸ਼ ਦੇ ਮਹਾਪੁਰਸ਼ਭਾਰਤ ਦੀ ਏਕਤਾ ਨੂੰ ਹੀ ਜਿਨ੍ਹਾਂ ਨੇ ਆਪਣੇ ਜੀਵਨ ਦਾ ਮੰਤਰ ਬਣਾਇਆ ਜੀ ਕੇ ਦਿਖਾਇਆਅਜਿਹੇ ਸਰਦਾਰ ਵੱਲਭ ਭਾਈ ਪਟੇਲ ਦਾ ਜਨਮ ਜਯੰਤੀ ਪਰਵ ਹੈ 31 ਅਕਤੂਬਰ ਇੱਕ ਤਰਫ਼ ਸਰਦਾਰ ਸਾਹਿਬ ਦੀ ਜਯੰਤੀ ਦਾ ਪਰਵ ਹੈ ਦੇਸ਼ ਦੀ ਏਕਤਾ ਦਾ ਜਿਊਂਦਾ ਜਾਗਦਾ ਮਹਾਪੁਰਸ਼ ਤਾਂ ਦੂਜੀ ਤਰਫ਼ ਸ਼੍ਰੀਮਤੀ ਇੰਦਰਾ ਗਾਂਧੀ ਦੀ ਬਰਸੀ ਵੀ ਹੈ ਮਹਾਪੁਰਸ਼ਾਂ ਨੂੰ ਯਾਦ ਤਾਂ ਅਸੀਂ ਕਰਦੇ ਹੀ ਹਾਂ ਕਰਨਾ ਵੀ ਚਾਹੀਦਾ ਹੈ ਪਰ ਪੰਜਾਬ ਦੇ ਇੱਕ ਸੱਜਣ ਦਾ ਫੋਨ ਉਨ੍ਹਾਂ ਦੀ ਪੀੜਾ ਮੈਨੂੰ ਵੀ ਛੂਹ ਗਈ
ਪ੍ਰਧਾਨ ਮੰਤਰੀ ਜੀ ਨਮਸਕਾਰ ਸਰ ਮੈਂ ਜਸਦੀਪ ਬੋਲ ਰਿਹਾ ਹਾਂ ਪੰਜਾਬ ਤੋਂ ਸਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ 31 ਤਰੀਕ ਨੂੰ ਸਰਦਾਰ ਪਟੇਲ ਦਾ ਜਨਮਦਿਨ ਹੈ ਸਰਦਾਰ ਪਟੇਲ ਉਹ ਸ਼ਖ਼ਸੀਅਤ ਹਨ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਦੇਸ਼ ਨੂੰ ਜੋੜਨ ਲਈ ਬਿਤਾ ਦਿੱਤੀ ਐਂਡ ਉਹ ਉਸ ਮੁਹਿੰਮ ਵਿੱਚ ਆਈ ਥਿੰਕ ਸਫਲ ਵੀ ਹੋਏ ਹੇ ਬ੍ਰਾਊਟ ਐਵਰੀਬਾਡੀ ਟੋਗੇਥਰ ਅਤੇ ਵੇ ਕਾਲ ਇਤ ਆਈਰੋਨੀ ਓਰ ਵੇ ਕਾਲ ਇਤ ਇੱਕ ਬੁਰੀ ਕਿਸਮਤ ਕਹੀਏ ਦੇਸ਼ ਦੀ ਕਿ ਉਸ ਦਿਨ ਹੀ ਇੰਦਰਾ ਗਾਂਧੀ ਜੀ ਦੀ ਹੱਤਿਆ ਵੀ ਹੋ ਗਈ ਐਂਡ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਉਨ੍ਹਾਂ ਦੀ ਹੱਤਿਆ ਤੋਂ ਬਾਅਦ ਦੇਸ਼ ਵਿੱਚ ਕਿਵੇਂ ਈਵੈਂਟਸ ਹੋਏ ਸਰ ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਅਸੀਂ ਅਜਿਹੇ ਬਦਕਿਸਮਤ ਜੋ ਈਵੈਂਟਸ ਹੁੰਦੇ ਹਨ ਜੋ ਘਟਨਾਵਾਂ ਹੁੰਦੀਆਂ ਹਨ ਇਨ੍ਹਾਂ ਨੂੰ ਕਿਵੇਂ ਰੋਕ ਸਕਦੇ ਹਾਂ

ਪਰ ਇਨ੍ਹਾਂ ਸੰਕਟਾਂ ਵਿਚ ਵੀ ਏਕਤਾ ਦੇ ਮੰਤਰ ਨੂੰ ਲੈ ਕੇ ਅੱਗੇ ਵਧਣਾ ਹੈ ਵਿਵਧਤਾ ਵਿੱਚ ਏਕਤਾ ਇਹ ਹੀ ਦੇਸ਼ ਦੀ ਤਾਕਤ ਹੈ ਭਾਸ਼ਾਵਾਂ ਅਨੇਕ ਹੋਣ ਜਾਤੀਆਂ ਅਨੇਕ ਹੋਣ ਪਹਿਰਾਵੇ ਅਨੇਕ ਹੋਣ ਖਾਣਪੀਣ ਅਨੇਕ ਹੋਣ ਪਰ ਅਨੇਕਤਾ ਵਿੱਚ ਏਕਤਾ ਇਹ ਭਾਰਤ ਦੀ ਤਾਕਤ ਹੈ ਭਾਰਤ ਦੀ ਵਿਸ਼ੇਸ਼ਤਾ ਹੈ ਹਰ ਪੀੜ੍ਹੀ ਦੀ ਇੱਕ ਜ਼ਿੰਮੇਵਾਰੀ ਹੁੰਦੀ ਹੈ ਹਰ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਦੇਸ਼ ਦੇ ਹਰ ਕੋਨੇ ਵਿੱਚ ਏਕਤਾ ਦੇ ਅਵਸਰ ਲੱਭੀਏ ਏਕਤਾ ਦੇ ਤੱਤਾਂ ਨੂੰ ਉਭਾਰੀਏ ਵੱਖਵਾਦ ਵਾਲੀ ਸੋਚ ਵੱਖਵਾਦ ਵਾਲੀ ਪ੍ਰਵਿਰਤੀ ਤੋਂ ਅਸੀਂ ਵੀ ਬਚੀਏ ਦੇਸ਼ ਨੂੰ ਵੀ ਬਚਾਈਏ ਸਰਦਾਰ ਸਾਹਿਬ ਨੇ ਸਾਨੂੰ ਇੱਕ ਭਾਰਤ ਦਿੱਤਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਸ਼੍ਰੇਸ਼ਠ ਭਾਰਤ ਬਣਾਉਣਾ ਏਕਤਾ ਦਾ ਮੂਲ ਮੰਤਰ ਹੀ ਸ਼੍ਰੇਸ਼ਠ ਭਾਰਤ ਦੀ ਮਜ਼ਬੂਤ ਨੀਂਹ ਬਣਾਉਣਾ ਹੈ

ਮੇਰੇ ਪਿਆਰੇ ਦੇਸ਼ ਵਾਸੀਓ ਫਿਰ ਇੱਕ ਵਾਰ ਦੇਸ਼ ਦੇ ਜਵਾਨਾਂ ਦੇ ਨਾਮ ਇਹ ਦੀਵਾਲੀ ਇਸ ਦੀਵਾਲੀ ਤੇ ਤੁਹਾਨੂੰ ਵੀ ਬਹੁਤਬਹੁਤ ਸ਼ੁਭਕਾਮਨਾਵਾਂ ਤੁਹਾਡੇ ਸੁਪਨੇ ਤੁਹਾਡੇ ਸੰਕਲਪ ਹਰ ਪ੍ਰਕਾਰ ਤੋਂ ਸਫਲ ਹੋਣ ਤੁਹਾਡਾ ਜੀਵਨ ਸੁਖਚੈਨ ਦੀ ਜ਼ਿੰਦਗੀ ਵਾਲਾ ਬਣੇ ਇਹੀ ਆਪ ਸਭ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ਬਹੁਤਬਹੁਤ ਧੰਨਵਾਦ